ਅਤੇ ਕੁਝ ਡੱਬੇ ਪਏ ਹੋਏ ਹਨ ਔਰ ਓਹਨਾਂ ਵਿਚ ਵੀ ਬਹੁਤ ਸਾਰੀਆਂ ਜੁੱਤੀਆਂ ਰੱਖੀਆਂ ਹੋਇਆ ਹਨ।

ਸਾਹਮਣੇ ਇੱਕ ਰੂਮ ਹੈ ਜਿਸ ਵਿੱਚ ਰੈਡ ਪੇਂਟ ਹੋਇਆ ਹੈ ਦੀਵਾਰ ਉੱਪਰ ਲਾਈਟਾਂ ਲੱਗੀਆਂ ਹੋਈਆਂ ਹਨ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਬਹੁਤ ਸਾਰੇ--

ਸੋਫੇ ਬੀ ਰੱਖੇ ਹੋਏ ਹਨ ਕੁਰਸੀਆਂ ਰੱਖਿਆ ਹੋਇਆਂ ਹਨ ਅਤੇ ਨੀਚੇ ਕੁਛ ਮੈਟਸ ਹਨ।

ਅਤੇ ਬਹੁਤ ਸਾਰੀਆਂ ਅ ਬੋਤਲਾਂ ਪਈਆਂ ਹੋਈਆਂ ਹਨ ਅਤੇ ਉੱਪਰ ਦੀਵਾਰ ਦੇ ਇੱਕ ਸਲੈਬ ਬਣੀ ਹੋਈ ਹੈ ਜਿਸ ਉੱਪਰ ਬਹੁਤ ਸਾਰੀਆਂ ਬੋਤਲਾਂ ਰੱਖੀਆਂ ਹੋਈਆਂ--

ਸਾਹਮਣੇ ਬੋਹੁਤ ਸਾਰੇ ਖੁੱਲ੍ਹੇ ਡੁੱਲ੍ਹੇ ਹਰੇ ਭਰੇ ਖੇਤ ਹਨ ਅਤੇ ਬੋਹੁਤ ਸਾਰੇ ਦਰੱਖਤ ਵੀ ਲੱਗੇ ਹੋਏ ਹਨ ਕੁਛ ਬਿਜਲੀ ਦੇ ਖੰਭੇ ਲੱਗੇ ਹੋਏ ਹਨ।

ਜਿਸ ਵਿੱਚ ਬਹੁਤ ਸਾਰੇ ਅ ਪਾਈਪ ਲੱਗੇ ਹੋਏ ਹਨ ਸਾਹਮਣੇ ਇੱਕ ਪਾਈਪ ਅ ਸਟੈਂਡ ਲੱਗਿਆ ਹੋਇਆ ਐ ਜਿਸ ਉੱਪਰ ਗ੍ਰੀਨ ਕਲਰ ਦੀ--

ਉਪਰ ਵੀ ਬਹੁਤ ਸਾਰੇ ਲੋਹੇ ਦੇ ਕੁਛ ਪਾਈਪ ਲੱਗੇ ਹੋਏ ਹਨ ਅਤੇ ਬਹੁਤ ਸਾਰੀਆਂ--

ਪਾਰਟੀ ਹਾਲ ਦਿਖਾਈ ਦੇ ਰਿਹਾ ਹੈ ਬਾਹਰ ਬਹੁਤ ਸੋਹਣੀ ਫੁੱਲਾਂ ਦੀ ਸਜਾਵਟ ਹੋਈ ਹੈ।

ਅ ਲੇਡੀਜ ਹਨ ਅਤੇ ਅ ਬਹੁਤ ਸਾਰੇ ਦਰਖਤ ਵੀ ਲੱਗੇ ਹੋਏ ਹਨ ਇਹ ਇੱਕ ਗਰਾਊਂਡ ਹੈ ਅਤੇ ਇੱਕ--

ਸਾਹਮਣੇ ਇੱਕ ਟੋਲ ਪਲਾਜਾ ਹੈ ਅਤੇ ਉਸ ਵਿੱਚ ਬਹੁਤ ਸਾਰੀਆਂ ਗੱਡੀਆਂ ਖੜੀਆਂ ਹਨ ਬਹੁਤ ਸਾਰੇ ਲੋਕ ਵੀ ਦਿਖਾਈ ਦੇ ਰਹੇ ਹਨ।

ਅਤੇ ਬਹੁਤ ਸਾਰੇ ਪੰਛੀ ਉੱਡ ਰਹੇ ਹਨ ਕਿਸ਼ਤੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਸਾਹਮਣੇ ਬਹੁਤ ਸਾਰੀਆਂ ਬਿਲਡਿੰਗਾਂ ਵੀ ਹਨ ਬਹੁਤ ਸਾਰੇ--